ਮੈਨੂੰ ਕੱਲੀ ਨੂੰ ਭੇਜਦੋ ਜੇ ਤੁਸੀਂ ਣਾਈ ਜਾਣਾ ਮੈਨੂੰ ਕੱਲੀ ਨੂੰ ਭੇਜਦੋ ਵੇ ਮੇਰਾ ਵੀ ਕੁਛ ਸੋਚਲੋ ਮੈਨੂੰ ਵੀ ਘੱਲਦੋਂ ਕਿਸੇ ਪਾਸੇ ਨੂੰ ਮੇਰੀ ਵੀ ਸੁਣ ਗਿਣ ਲਓ ਮੈਂ ਵੀ ਆ ਵਿੱਚ ਤੇਰਾ ਡੁਗ ਡੁਗ ਸੱਦ ਲਿਆ

ਨਹੀਂ ਨਹੀਂ ਵੱਡੇ ਵੀਰ ਨੂੰ ਕਹਿ ਮੈਨੂੰ ਘੱਲਦੇ ਵੀ ਕਹੀ ਭੈਣ ਦਾ phone ਆਇਆ ਸੀਗਾ conference ਤੇ ਗੱਲ ਹੋਈ ਸੀਗੀ

ਓਹ ਜਿਹੜੇ ਦੂਜੀ ਵੀਰ ਨੂੰ ਕਹਵਾਂ ਸੋਨੂੰ ਵੀਰ ਨੂੰ

ਆਹੋ ਆਹੋ, ਆਹੋ ਆਹੋ ਸੋਨੂੰ ਨੂੰ ਕਹਿਣ ਓਹਨੂੰ ਮੈਂ ਕਹਿਦੂਗਾ ਕੋਈ ਨੀ ਤੂੰ ਤਿਆਰੀ ਕਰ ਉਹਨੂੰ, ਉਹਨੇ ਕੀ ਕਹਿਣਾ ਤੇਨੂੰ ਰੱਬ ਦੇ ਘਰ ਤੋਂ ਥੋੜਾ ਰੋਕਣਾ ਨਈ ਫੇਰ ਏਦਾਂ ਨਾ ਰਾਤ ਲੱਗ ਜਾਣੀ ਨਾ ਹੋਰ ਨੀ ਕੋਈ ਗੱਲ, ਕਿਓਕਿ ਏਹ ਰਾਤ ਰਹਿੰਦੇ ਈ ਓਥੇ, ਰਾਤ ਰਹਿ ਕੇ ਅਗਲੇ ਦਿਨ ਬੰਦਗੀ ਦੇਖ ਕੇ, ਅਗਲੇ ਪਾਸੇ ਬਹਿੰਦੇ ਈ ਜਾਕੇ ਤੇ ਫੇਰ ਕੀ ਐ ਸਭ ਤੋਂ ਵਧੀਆ ਵਾਂ ਆਹ ਕਰਮਾਂ ਵਾਲਾ ਵਾਂ ਜਿਹੜਾ ਕੋਈ ਅੱਗੇ ਬਹਿੰਦਾ ਵਾਂ ਪਾਗਲ ਏਹ ਤਾਂ ਨਾ, ਏਹ ਰਾਤ ਚੱਲ ਜਾਂਦੇ ਸ਼ਨੀਵਾਰ

ਆਪਾਂ ਵੀ ਓਥੇ ਜਲੰਧਰ ਜਾਂਦੇ ਹੁੰਦੇ ਆਪਾਂ, ਭਾਬੀ ਤੇਨੂੰ ਪਤਾ ਈ ਆ ਹਮ ਆਪਾਂ ਪਹਲੇ section ਚ ਬਹਿੰਦੇ ਆ ਜਾਕੇ ਵੇਖਲਾ ਆਪਾਂ ਪਹਿਲੇ section ਚ ਈ ਬਹਿਣਾ ਜਾਕੇ ਹਾਂ A section ਚ ਤੇ ਬਹਿਣਾ, ਭਾਵਾ ਜਿੰਨੀ ਮਰਜ਼ੀ ਭੀੜ ਹੋਏ ਮੈਂ ਤੇ ਜਾਣਾ ਈ A section ਚ, ਓਹਨਾ ਨੂੰ ਪਤਾ ਈ ਇਹਨੇ ਆਉਣਾ ਈ ਆਉਣਾ

ਸਾਨੂੰ ਉੜ ਕੇ ਤੇ ਸਿਦਕ ਨੀ ਆਉਂਦਾ ਵੇਖਲਾ ਲੋਕੀ ਮਗਰ ਬਹਿ ਜਾਂਦੇ ਚਿੱਟੇ ਕੱਪੜੇ ਪਾਇਦੇ ਹੋਏ, ਪਾਏ ਹੁੰਦੇ ਨੇ ਹਮ ਠੀਕ ਐ ਨਾ, ਗੱਲ ਚਿੱਟੇ ਕੱਪੜਿਆ ਦੀ ਨੀ ਹੁੰਦੀ ਹਮ ਬਣਦੇ ਦਾ ਮੰ ਚਿੱਟਾ ਹੋਣਾ ਚਾਹੀਦਾ, ਸਾਫ ਹੋਣਾ ਚਾਹੀਦਾ ਤੇ ਵੇਖਲਾ ਮੈਂ ਜਿੰਨੀ ਵਾਰ ਜਿਓਂਦਾਂ ਮੈਂ ਜਾਗ ਕੇ ਕਹਿਣਾ ਮੈਨੀ ਮੈਂ ਜਿੰਨੀ ਮਰਜ਼ੀ ਪਿੱਛੇ ਹੋਵਾਂ ਨਾ ਮੈਨੂੰ volunteer ਫੜ ਕੇ ਤੇ ਗਾੜੀ ਖਲਾਰ ਦਿੰਦੀਆ ਵੀ ਓਥੇ ਖੋਲੋਵੋ ਮੈਂ ਵੇਖਲਾ A section ਚ ਗਾੜੀ ਬਹਿਣਾ, ਬਿਲਕੁਲ ਸਕ੍ਰੀਨ ਦੇ ਕੋਲ

ਹਮ ਹਾਂ ਹਾਂ, ਚੱਲ ਕੋਈ ਗੱਲ ਨੀ ਰੱਬ ਵੀ ਇੱਜ਼ਤ ਦਿੰਦਾ ਵਾਂ ਹੋਰ ਕੀ ਚਾਹੀਦਾ ਸਾਨੂੰ ਇੱਕ ਨਾ ਨਈ ਮੈਂ ਨਰੂਲੇ ਦਾ ਚਰਚ ਵੇਖ ਆਈ ਆ ਮੈਂ ਓਹ ਵੇਖਣਾ ਹੁਣ ਪਸ ਅਪਚੀਨਦਰ ਦਾ ਪਰ ਨਰੂਲੇ ਦਾ ਵੇਖ ਲਿਆ, ਪਸ ਅਪਚੀਨਦਰ ਦਾ ਦੇਖਣ ਵਾਂ

ਹਾਂ ਤੇ ਜਲੰਧਰ ਦਾ ਈ ਐ ਉਹ ਵੀ ਪਸਤ ਆਹ

ਮੈਂ ਤਾਂ ਕਹਿਣ ਡਈ ਕੀ ਚੱਲ ਓਹਨਾ ਦੇ ਵਹਾਨੇ ਨਾਲ਼ ਵੇਖ ਆਊ, ਓਦਾ ਨੀ ਮੇਰੇ ਤੋਂ ਕੱਲੀ ਤੋਂ ਜਾਂ ਹੁਣਾ

ਹਮ ਕਿਓਕਿ ਭੈਣ ਨੇ ਵੀ ਨਾਲ਼ ਹੋਣਾ, ਭਾਬੀ ਨੇ ਵੀ ਨਾਲ਼ ਹੋਣਾ ਤੇ ਚੱਲ ਨਈ ਨਾਲੇ ਸਾਥ ਨਾਲ਼ ਵਧੀਆ ਰਹੀਦਾ ਵਾਂ, ਸਾਥ ਨਾਲ਼

ਹਾਂ ਸੈਮ ਦੀ ਵੱਡੀ ਭੈਣ ਨੇ ਆਉਣਾ ਦਿੱਲੀ ਵਾਲੀ ਨੇ

ਓਹ ਮੈਂ ਕਿਹਾ ਕਿਹੜੀ ਜਗਾ ਰਹਿੰਦੀ ਸੈਮ ਦੀ ਭੈਣ

ਹਮ hello

ਨਾ ਨਾ ਮੇਰੇ ਨਾਲ਼ ਨੀ ਕਦੇ ਗੱਲ ਬਾਤ ਹੋਈ, ਓਦਣ ਈ ਗੱਲ ਗੁੱਲ ਹੋਈ ਮੇਰੇ ਨਾਲ਼ ਮਾੜੀ ਜਹੀ ਦੇ ਦੇਸੀ ਦਾ ਡ੍ਰਮ ਵੀ ਜਾਉ ਨਾਲ਼ ਪਤਾ ਨੀ ਉਹਦਾ ਨੀ ਪਤਾ ਉਹਨੇ ਕਿੱਥੇ ਜਾਣਾ ਵਾਂ, ਉਹਦਾ ਹਮ ਸਰੂ ਰਾਤ ਜਾਕੇ ਅੱਛਾ ਹਮ ਕਿਓ

ਤੇ ਜੇ ਉਹ ਚੱਲਗਿਆ ਰੂਹਅਫਜ਼ਾਂ ਕਿਹਨੇ ਪੀਣਾ ਹਮ ਰੂਹਅਫਜ਼ਾਂ ਕਿਥੋਂ ਪੀਊਗਾ ਵਿਚਾਰਾ ਜੇ ਚੱਲਗਿਆ ਤੇ ਆਹੋ ਓਥੇ ਜਾਕੇ ਓਦਾ ਵੀ ਨੀ ਜੀਅ ਕਰਦਾ ਪੈੱਗ ਪੁੱਗ ਲਾਉਣ ਨੂੰ ਪਰ ਓਹਨੇ ਨੀ ਓਹ ਨੀ ਨਾ ਰਹਿ ਸਕਦਾ ਓਹ ਨੀ ਨਾ ਰਹਿ ਸਕਦਾ ਹਮ hello ਆਹੋ ਮੈਂ ਕਿਹਾ ਓਥੇ ਜਾਕੇ ਓਦਾ ਸਿਦਕ ਹੋ ਜਾਂਦਾ ਵਾਂ, ਪੈੱਗ ਪੁੱਗ ਨੂੰ ਨੀ ਜੀਅ ਕਰਨਾ ਓਥੇ

ਆਹੋ ਆਹੋ ਏਨਾਂ ਫਰਕ ਪੈ ਜਾਂਦਾ ਬੰਦੇ ਨੂੰ, ਏਡੀ ਥੋੜੀ ਗੱਲ ਹਮ ਰੱਬ ਤੇ ਬੜੇ ਬੜੇ ਬੰਦਿਆ ਨੂੰ ਬਦਲ ਦਿੰਦਾ ਏਹ ਤੇ ਕੱਖ ਵੀ ਨੀ

ਦੀਪ ਗਿੱਲ ਜਿਹੜਾ ਗਾਉਂਦਾ ਵਾਂ ਓਹਨੂੰ ਬਿਮਾਰੀ ਕਿਹੜੀ ਸੀ ਹਮ skin cancer ਦੀ ਬਿਮਾਰੀ ਸੀ ਓਹਨੂੰ

ਓਹਨੂੰ ਦੀਪ ਗਿੱਲ ਨੂੰ, ਜਿਹੜਾ ਓਥੇ ਗਾਉਂਦਾ ਵਾਂ ਓਹਨੇ ਆਪਨੀ ਗਵਾਹੀ ਦਿੱਤੀ ਸੀ ਅੜੀਏ ਇਹਦੇ ਵੀ ਨਾ ਵੀਰ ਦਾ ਥੋੜਾ ਜਿਹਾ ਕੰਮ ਆ, ਗਾੜਿਆ ਦਾ, ਵਿਚਾਰੇ ਦਾ ਤੇ ਦੁਆ ਕਰੋ ਕਿ ਕਿਤੇ ਵੀ ਇਹਦਾ ਵੀ ਹੱਲ ਹੋਜੇ ਤਾਂ ਜਾਣਾ ਵਿਚਾਰੇ ਤੇ ਕਰਕੇ ਚਰਚ ਵੀ ਚੱਲ, ਰੱਬ ਇਹਦਾ ਵੀ ਹੱਲ ਕਰੇ, ਵੀਰ ਨੂੰ ਮਤਲਬ ਆਪਣੇ ਰਾਹਾਂ ਤੇ ਪਹਿਲਿਆਂ ਤੇ ਲੈ ਕੇ ਆਵੇ ਚਲੋ ਸਾਡਾ ਮਤਲਬ ਆ prayer ਕਰਨਾ

ਸਾਡਾ ਕੰਮ prayer ਕਰਨਾ

ਉਹ ਆਪਣੇ ਓਹਦੇ ਵਿਸ਼ਵਾਸ਼ ਤੇ ਸਾਰਾ ਕੁਛ ਹੁੰਦਾ ਹਾਂ ਹਾਂ ਏਹ ਤਾਂ ਆਪਣੇ ਮੰਨ ਬਦਲਦੇ ਨਈ ਡੈਡੀ ਮੰਮੀ ਤੇ ਬੜਾ ਵਿਸ਼ਵਾਸ਼ ਕਰਦੇ ਐਗਏ, ਡੈਡੀ ਮੰਮੀ ਤੇ ਬੜਾ ਵਿਸ਼ਵਾਸ਼ ਇਨਸਾਨ ਦੇ ਵਿਸ਼ਵਾਸ਼ ਤੇ ਸਾਰਾ ਕੁਜ ਈ ਮਜੂਦ ਆ

ਜਿਦਾਂ ਦਾ ਸਾਡਾ ਵਿਸ਼ਵਾਸ਼ ਹੋਏਗਾ, ਓਦਾ ਦਾ ਈ ਕੰਮ ਕੀਤਾ ਜਾਏਗਾ

ਜਿੰਨਾ ਭਾਂਡੇ ਦਾ ਵਜਣ ਆ rate ਓਨਾ ਈ ਭਰਿਆ ਜਾਏਗਾ

ਜਿੰਨਾ ਗੁੜ ਪਾਵਾਂਗੇ ਮਿੱਠਾ ਓਨਾ ਈ ਹੋਣਾ

ਭਾਬੀ ਆ ਪਤਾ ਨੀ ਕੋਣ ਗਲੀ ਚ ਮੋਟਰਸੈਕਲ ਪਹਿਲਾਂ ਖਲਾਰਿਆ, ਆ ਸਾਡੇ ਬੂਹਿਆ ਲਾਗੇ, ਫੇਰ ਮੁੜ ਕੇ ਤੇ ਹਮ ਓਹ ਓਥੇ ਚੱਲ ਗਿਆ ਖੋਕੇ ਕੇ ਬੂਹੇ ਗਾੜੀ ਹਮ ਖੋਕੇ ਦੇ ਬੂਹੇ ਗਾੜੀ ਜਾਕੇ ਤੇ ਓਹਨਾ ਦੇ ਖਲੋਤਾ ਈ ਓ ਕਸੇ ਦੇ ਘਰ ਵੱਲ ਨੂੰ ਵੜਿਆ ਬੰਦਾ ਇੱਕ

ਕੋਣ ਸੀ, ਨਹੀਂ ਮੈਂ ਵੇਖਣ ਆਇਆ ਬਾਹਰ, ਪਤਾ ਨੀ ਕੌਣ ਈ ਓ, ਓਹਨਾ ਦਾ ਖਰੇ ਆਪਣਾ ਈ ਮੁੰਡਾ ਈ ਓ

ਹਾਂ ਮੈਂ ਉਹੋ ਵੇਖਣ ਡਿਆ ਮੈਂ ਕਿਹਾ ਪਤਾ ਨੀ ਕੌਣ ਆਇਆ ਸੀ

ਕੀ ਕਰਦਾ ਫਿਰਦਾ ਏਸ ਵੇਲ਼ੇ

ਆਹੋ ਓਹ ਲਾਉਂਦਾ ਪੈੱਗ ਪੁੱਗ ਕਿ

ਆਹੋ ਆਹੋ ਚਲੋ ਕਰੋ ਗੱਲ ਬਾਤ ਤੁਸੀਂ ਫਿਰ ਆਪੋ ਵਿੱਚ ਦੀ, ਕੋਈ ਸੁਣਾਓ ਨਵੀਂ ਤਾਜ਼ੀ ਨਵੀਂ ਤਾਜ਼ੀ ਪਰਾਵਾਂ ਕਾਹਦੀ ਸੁਣਾਉਣੀ ਐ, ਤੁਸੀਂ ਤਿਆਰ ਰਹਿਓ ਜੇ ਜਲੰਧਰ ਜਾਣਾ ਵਾਂ ਓਥੇ ਡੇਰੇ ਜਾਣਾ ਤੇ ਬਣਾ ਲੀਓ program ਵੇਖੀ ਕਿਤੇ ਚੋਰ ਤੇ ਨੀ ਤੁਰੇ ਫਿਰਨ ਡਏ ਦੇ

ਵੇਖੀ ਕਿਤੇ ਚੋਰ ਤੇ ਨੀ ਤੁਰੇ ਫਿਰਨ ਡਏ ਨੰਗ ਵੀ ਗਿਆ ਮੈਨੂੰ ਤੇ ਲੱਗਦਾ ਭਾਂਤ ਨੀ ਫਿਰਨਦੇ, ਮੈਂ ਗਲੀ ਚ ਦੇਣ ਡਿਆ ਚੌਂਕੀਦਾਰੇ ਦਾ ਕੰਮ ਆ ਮੇਰੇ ਗਲੀਆਂ ਚ ਹਮ

ਨਈ ਚੋਰੀ ਚੋਰੀ, ਭੂਤਾਂ ਵਾਲੀ ਤੇ ਗੱਲ ਈ ਛੱਡ ਚੋਰੀ ਨਈ ਨਈ ਨਈ ਚੋਰੀ ਚਜੇ ਆਲਾ ਕੰਮ ਨੀ ਸੀਗਾ ਮੈਂ ਵੇਖ ਕੇ ਹਾਂ ਸਾਡੀ ਤਾਂ ਮਸ਼ੀਨ ਬਾਹਰ ਵੀ ਪਈ

ਮੈਂ ਕਿਹਾ ਸਾਡਾ ਤੇ ਸਮਾਨ ਵੀ ਬੜਾ ਬਾਹਰ ਹਮ ਨਹੀਂ ਨਹੀਂ ਉਹ ਏਧਰ ਨੂੰ ਨਾ ਗਿਆ, ਓਹ ਤੇ ਸਿੱਧਾ ਲੰਗ ਗਿਆ, ਉਹਨਾਂ ਦਾ ਮੁੰਡਾ ਸੀ ਕੰਤੇ ਦਾ

ਆਹੋ, ਚਲੋ ਕੋਈ ਗੱਲ ਨੀ ਹੋਰ ਮੀਂਹ ਮਾਹ ਤੁਹਾਡੇ ਵੀ ਵਾਵਾਂ ਪਿਆ ਕੇ ਨਹੀਂ ਪਰਾਵਾਂ ਪਰਸੋਂ ਗੁਰਦਾਸਪੁਰ ਗੜੇ ਬੜੇ ਪਏ ਹਾਏ ਗੁਰਦਾਸਪੁਰ ਬੜੇ ਬਰਫ਼ ਪਈ ਭੈਣਾਂ

ਬ ਐ ਥਾਂ ਚਿੱਟਾ ਹੋਇਆ ਵਾਂ ਹਮ ਥਾਂ ਮੈਂ ਕਿਹਾ ਚਿੱਟਾ ਹੋਈਆ ਜ਼ਮੀਨ ਆਹ ਆਹੋ ਚੱਲ ਕੋਈ ਨੀ ਤਾਂਹੀਂ ਠੰਡੀ ਹਵਾ ਬੜੀ ਆਉਣ ਡਈ ਅੱਜ ਹੈਨਾ ਮੈਨੂੰ ਤੇ ਹੁਮਾ ਜਿਹਾ ਲੱਗਣ ਡਿਆ, ਅੰਦਰ ਵੜ ਕੇ ਡਈ ਮੈਂ ਤਾਂ ਗੱਲ ਕਰਨ ਇੱਕ ਘੰਟਾ ਮੀਂਹ ਪਿਆ ਸੀ ਓਥੇ ਤੇ ਗਲੇ ਪਏ ਗਲੇ, ਪੂਰੇ ਨਿਰੇ ਗਲੇ ਹਮ ਹੋ ਗਲੇ ਪਏ ਤਾਂਹੀਂ ਮੈਂ ਤੇ half jacket ਕੱਢਲੀ ਐ ਕਿ ਆਪਨੀ ਮੋਟੀ

ਆਹੋ ਠੰਡ ਬੜੀ ਹੋ ਗਈ ਐ ਨਾ ਹੁਣ

ਆਹੋ ਆਹੋ ਸਾਡੇ ਤੇ ਏਥੇ ਬੜੀ ਠੰਡ ਪੈਣ ਡਹਿ ਪਈ ਜਿਦਣ ਓਹ ਤੇਨੂੰ ਨੀ ਪਤਾ ਦੋ ਚਾਰ ਜੋ ਲੋਕ ਮਰਗੇ ਜਿਹੜੇ ਆਕੜ ਗੇ ਵਿਚਾਰੇ ਗਲੀਆਂ ਚ, ਠੰਡ ਨਾਲ਼ ਆਕੜੇ

ਥੋੜੇ ਜਹੇ ਉਮਰ ਦੇ ਜ਼ਿਆਦਾ ਸੀ ਨਾ ਵਿਚਾਰੇ ਜਿਹਨਾਂ ਕੋਲ ਨਈ

ਆਹ ਓਹ ਤੂੰ ਡਈ ਓਹ ਓਹ ਅਗ ਬਾਲ ਬਾਲ ਕੇ ਹਿਲਾਉਣ ਡਏ ਸੀ ਪਹਿਲਾਂ ਵੀ ਉਠਦੇ ਕਿ ਨਹੀਂ

ਨਹੀਂ ਵਿੱਚ ਤਾਂ ਬਾਹਾਂ ਫੜ ਫੜ ਕੇ ਵੀ ਠਾਲੇ ਉਹ ਹਿਲੇ ਡੁੱਲੇ ਨੀ ਵਿਚਾਰੇ ਕਿ ਤੇ ਚਲੋ ਸੋਵੋ ਅਰਮਾਨ ਨਾਲ਼ ਸੋਜੋ ਚਲੋ ਠੀਕ ਐ ਠੀਕ ਐ ਕਰਦੇ ਬਾਦ ਚ ਗੱਲ ਹੈਂ